hello ਚਲ ਠੀਕ ਆ ਫਿਰ ਸੁਬਹ ਕਰਦੀ ਆ ਗੱਲ। ਚੱਲ ਚੰਗਾ ਫਿਰ।

ਤੇ ਉਨ੍ਹਾਂ ਦੱਸਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਤ ਹੀ ਜਿਆਦਾ ਵੱਡੇ ਗੁਰੂ ਸਨ। ਗੁਰੂਆਂ ਦੇ ਗੁਰੂ

ਵਰਣਨ ਕੀਤੀ ਹੋਈ ਹੈ ਜੋ ਕਿ ਸਾਨੂੰ ਆਮ ਤੌਰ ਤੇ ਦੇਖਣ ਨੂੰ ਨਹੀਂ ਮਿਲਦੇ ਅਤੇ ਲੋਕਾਂ ਨੇ ਇਹ ਵੀ ਦੱਸਿਆ ਹੋਇਆ ਹੈ ਕਿ ਉਨ੍ਹਾਂ ਦੀ ਸਪੱਸ਼ਟੀਕਰਨ ਕਿਥੇ ਕਿਥੇ ਹੋਈ ਹੈ। ਤੇ ਲੋਕ ਇਹ ਵੀ ਸੋਚਦੇ ਹਨ ਕਿ ਅਸੀਂ ਇਨ੍ਹਾਂ ਦੀ ਮਦਦ ਕਿਵੇਂ ਅਤੇ ਕਿਸ ਰੂਪ ਦੇ ਵਿਚ ਕਰ ਸਕਦੇ ਹਾਂ। ਇਨ੍ਹਾਂ ਦੇ ਦੁਆਰਾ ਕੀਤੀ ਗਈ ਹੋਰ ਵੀ ਤਬਦੀਲਾਂ ਦਾ ਦੀ ਵਰਣਾ ਵਰਣਨ ਅਜਿਹੇ ਲੋਕਾਂ ਦੇ ਨਾਲ ਹੈ ਜੋ ਕਿ ਲੋਕਾਂ ਦੇ ਵਿਚ ਆਮ ਤੌਰ ਤੇ ਦੇਖਣ ਨੂੰ ਨਹੀਂ ਮਿਲਦੀ ਤੇ ਸਾਡੇ ਦੇਸ਼ ਦੇ ਵਿਚ ਵੱਡੇ ਵੱਡੇ ਗੁਰੂ ਹਨ ਜਿਨ੍ਹਾਂ ਦੀ ਸਹਿਣਸ਼ੀਲਤਾ ਤੇ ਸਭਿਆਪੂਰਣ ਦੇ ਵਿਚ ਲੋਕਾਂ ਨੇ ਅਜਿਹੇ ਕੰਮ ਕੀਤੇ ਹਨ ਜੋ ਉਨ੍ਹਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਤੇ ਉਨ੍ਹਾਂ ਦੇ ਦੁਆਰਾ ਕੀਤੀ ਗਈ ਇਹ ਰਚਨਾ ਦਾ ਭਾਵ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਇਹਨਾਂ ਦੀ ਕਹਾਣੀ ਦਾ ਵਰਣਨ ਪਹਿਲਾਂ ਕਿਤੇ ਕੀਤਾ ਹੋਵੇ ਤੇ ਉਨ੍ਹਾਂ ਦੀ ਰਚਨਾ ਬਣਾ ਕੇ ਸਾਡੇ

ਤੇ ਜਿਨ੍ਹਾਂ ਦੀ ਸੋਚ ਅਜਿਹੀ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਸੋਚਿਆ ਕਿ ਗੁਰੂ ਨਾਨਕ ਦੇਵ ਜੀ ਦੀ ਰਚਨਾ ਪਾਵਕ ਨਾ ਅਤੇ ਹੋਰ ਵੀ ਅਲੌਕਿਕ ਰੂਪ ਕਿਵੇਂ ਕਰ ਸਕਦੇ ਹਨ। ਉਨ੍ਹਾਂ ਦੇ ਦੁਆਰਾ ਕੀਤੀ ਗਈ ਅਹਿਮੀਅਤ ਦੀਆਂ ਬਹੁਤ ਸਾਰੀਆਂ ਰੁਝੀਆਂ ਹੋਈਆਂ ਗਲਤੀਆਂ ਤੇ ਹੋਰ ਵੀ ਵਰਣਨ ਦਾ ਰੂਪ ਇਵੇਂ ਹੀ ਸਪਸ਼ਟ ਕੀਤਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਗੁਰੂ ਜੀ ਨੇ ਸਮਾਜ ਦੇ ਵਿਚ ਦੱਬੀ ਹੋਈ ਅਤੇ ਨੀਵੀਂ ਸਮਝ ਪਾਈ ਤੇ ਉਨ੍ਹਾਂ ਨੇ ਇਹ ਸਚਿਆ ਕਿ ਇਸ ਦੇ ਦੁਆਰਾ ਕੀਤੀ ਗਈ ਹੋਰ ਵੀ ਗਲਤੀਆਂ ਦਾ ਭ੍ਰਿਸ਼ਟ ਰੂਪ ਹੈ। ਉਹ ਅਸੀਂ ਕਿਵੇ ਕਰ ਸਕਦੇ ਹਾ। ਇਸਦੇ ਵਿਚ ਦੱਸੀ ਹੋਈ ਇਹੋ ਜਿਹਾ ਅਲੌਕਿਕ ਗਲਤੀਆਂ ਹਨ ਕਿ ਇਨ੍ਹਾਂ ਦੇ ਦੁਆਰਾ ਕੀਤੀ ਗਈ ਹੈ। ਅਤੇ ਉਸ ਦਾ ਵਰਣਨ ਵੀ ਅਜਿਹੇ ਰੂਪ ਦੇ ਵਿਚ ਹੀ ਕੀਤਾ ਹੋਇਆ ਹੈ ਜਿਸ ਦੇ ਵਿਚ ਗੁਰੂ ਜੀ ਨੇ ਜਦੋਂ, ਗੁਰੂ ਨਾਨਕ ਦੇਵ ਜੀ ਪੈਦਾ ਹੋਏ ਤਾਂ ਪੰਜਾਬ ਦੀ ਰੂਹ ਕਰੋੜਾਂ ਦੇਵੀ ਦੇਵਤਿਆਂ ਨਗਰਾਂ ਅਤੇ ਦੇ ਵਿਚ ਹੀ ਉਨ੍ਹਾਂ ਨੇ ਦੱਸਿਆ ਤੇ ਉਸਦਾ ਸਪਸ਼ਟ ਰੂਪ ਪੈਦਾ ਹੋਇਆ। ਉਨ੍ਹਾਂ ਨੇ ਉਸ ਦਾ ਇਹ ਓ ਗਿਆਨ ਦਿੱਤਾ ਸੀ ਕਿ ਸਾਨੂੰ ਇਸਦੀ ਵਰਣਨ ਹੋਰ ਵੀ ਰੂਪਾਂ ਦੇ ਵਿਚ ਕਰਨੀ ਚਾਹੀਦੀ ਹੈ ਤੇ ਉਸਦੇ ਬਾਰੇ ਦੱਸਣਾ ਚਾਹੀਦਾ ਹੈ। ਉਨ੍ਹਾਂ ਨੇ ਅਜਿਹਾ ਰੂਪ ਪਹਿਲਾਂ ਕਦੇ ਵੀ ਨਹੀਂ ਦੇਖਿਆ। ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਦਾ ਰੂਪ ਹੋਰ ਵੀ ਜਿਆਦਾ ਗੂੜੇ ਸੰਬੰਧ ਰੱਖ ਸਕਦਾ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਉਨ੍ਹਾਂ ਨੇ ਦੇਖਿਆ ਕਿ ਪੰਜਾਬ ਦੇ ਰੂਹ ਦੀਆਂ ਕਰੋੜਾਂ ਦੇਵੀ ਦੇਵਤਾ ਨਾਨਕਾ ਸਵਰਗਾਂ ਦੇ ਵਿਚ ਪੈਦਾ ਹੋਈਆਂ ਅਤੇ ਇਸ ਦੇ ਦੁਆਰਾ ਕੀਤੀ ਗਈ ਰਚਨਾ ਗੁਰੂ ਨਾਨਕ ਦੇਵ ਜੀ ਦੇ ਕਿਸੇ ਅਲੌਕਿਕ ਸੁਨਹਿਰੇ ਹਾਦਸੇ ਤੋਂ ਘੱਟ ਨਹੀਂ ਸੀ ਤੇ ਉਨ੍ਹਾਂ ਨੇ ਵੇਖਿਆ ਕਿ ਇਸ ਦਾ ਰੂਪ

ਪਹਿਲਾਂ ਦੇਖਿਆ ਫਿਰ ਸੋਚਿਆ ਕਿ ਹੋਰ ਵਧੇਰੇ ਢੰਗ ਤੇ ਕਿਵੇਂ ਕੀਤਾ ਜਾ ਸਕਦਾ ਹੈ। ਇਨ੍ਹਾਂ ਦੇ ਦੁਆਰਾ ਕੀਤੀ ਗਈਆਂ ਐਵੇਂ ਦੀਆਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਹਨ ਜੋ ਕਿ ਅੱਜ ਕੱਲ ਦੇ ਪੰਜਾਬੀ ਰੂਪ ਦੇ ਵਿਚ ਦੇਖਣ ਨੂੰ ਘੱਟ ਹੀ ਮਿਲਦੀ ਹੈ ਅਤੇ ਉਨ੍ਹਾਂ ਨੇ ਇਸ ਦਾ ਇਹ ਵਰਣਨ ਨਿਸ਼ਚਿਤ ਕੀਤਾ ਕਿ ਪੰਜਾਬੀ ਰੂਪ ਦੇ ਵਿਚ ਅੱਜ ਕੱਲ ਉਨ੍ਹਾਂ ਦੀ ਥਾਂ ਫੈਸ਼ਨਾਂ ਨੇ ਲਿੱਤੀ ਹੋਈ ਹੈ ਜੋ ਕਿ ਨਵੇਂ ਨਵੇਂ ਫੈਸ਼ਨ ਦੇ ਵਿਚ ਕੀਤੀ ਜਾ ਰਹੀ ਹੋਵੇ। ਤਾਂ ਉਨ੍ਹਾਂ ਨੇ ਇਹ ਉਸਦਾ ਸਪਸ਼ਟ ਰੂਪ ਕੀਤਾ ਕਿ ਹੁਣ ਅਸੀਂ ਹੋਰ ਕਿਹੇ ਤਰੀਕੇ ਦੇ ਨਾਲ ਰੋਕ ਸਕਦੇ ਹਾਂ। ਤੇ ਉਨ੍ਹਾਂ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਗੁਰੂਆਂ ਦੇ ਦੱਸਵੇ ਗੁਰੂ ਸਨ ਤੇ ਉਨ੍ਹਾਂ ਦੀ ਬਹੁਤ ਹੀ ਜਿਆਦਾ ਉਚ ਸਨਮਾਨ ਕੀਤੀ ਜਾਂਦੀ ਹੈ ਤੇ ਇਨ੍ਹਾਂ ਦੇ ਨਾਲ ਹੀ

ਗੌਤ ਪੈਦਾ ਕੀਤੇ ਤਾਂ ਉਸਦੇ ਵਿਰੁੱਧ ਨਿਕਲੀ ਨਿਕਲੀ ਨਿਕਾਲੀਆਂ ਦੇ ਦੁਆਰਾ ਅੱਜ ਤੱਕ ਇਨਕਲਾਬ ਦੁਨੀਆਂ ਭਰ ਕੇ ਮੌਜੂਦ ਲੋਕਾਂ ਦੀ ਤੜਫਣ ਬਣ ਗਿਆ ਅਤੇ ਜਦੋਂ ਗੁਰੂ ਜੀ ਨੇ ਦੱਸਿਆ ਕਿ ਕੋਨੇ ਕੋਨੇ ਦੇ ਵਿਚ ਘੁੰਮੇ ਪਰ ਉਨ੍ਹਾਂ ਦੇ ਮੰਦਰ ਦੇ ਵਿਚ ਇਸਦੀ ਸੰਭਾਵਨਾ ਨਹੀ ਹੋਈ ਤਾਂ ਉਨ੍ਹਾਂ ਮੰਦਿਰਾਂ, ਮਸਜਿਦਾਂ ਦੇ ਵਿਚ ਮਿੱਠਾ ਅਤੇ ਮਿੱਠਾ ਪਾ ਕੇ ਧਰਮ ਦੇ ਆਗੂਆਂ ਦੇ ਨਾਲ ਹੀ ਕੀਤੀ ਅਤੇ ਪੰਜਾਬ ਦੇ ਖੜੇ ਪਾਣੀਆਂ ਦੇ ਵਿਚ ਹਰਕਤ ਲਿਓਂਦੀ ਓਹਨਾ ਹਾਲੀ ਦੇ ਵਿਚ ਹੀ ਦਸਿਆ ਸੀ ਕੇ ਓਹਨਾ ਦੇ ਵਾਂਗ ਇਸ ਦੀ ਬੇਅਦਬੀ ਨਾ ਕੀਤੀ ਜਾਵੇ ਅਤੇ ਉਹ ਖੇਤਾਂ ਦੇ ਵਿਚ ਲਿਆ ਕੇ ਉਸਨੂੰ ਇਹ ਦਸਿਆ ਨਜਾਵੇ ਕੇ ਗੁਰੂ ਨਾਨਕ ਦੇਵ ਕਿਸੇ ਅਲੌਕਿਕ ਸੁਨਹਿਰੇ ਦੇ ਹਨ ਜੋ ਕੀ ਪ੍ਰਚਾਰ ਹੀ ਨਹੀਂ ਕਰਦੇ ਉਸ਼ਮ ਕਾਲੀ ਜਿੰਦਗੀ ਦੇ ਭਰਿਆ ਲਹਿਰ ਵੀ ਦਸਦੇ ਹਨ ਬਾਦਸ਼ਾਹ ਨੇ ਓਹਨਾ ਨੂੰ ਕੈਦ ਕੀਤਾ ਅਤੇ ਅਮੀਰਾਂ ਨੇ ਓਹਨਾ ਦੇ ਉੱਤੇ ਆਈਆਂ ਉਲੰਗਣਾ ਨੂੰ ਮੁਰਗਿਆਂ ਦੇ ਉੱਤੇ ਵੱਟੇਸਰ ਅਤੇ ਉਪਰ ਓਹਨਾ ਦੇ ਮਨੁੱਖ ਦੀ ਆਗੂ ਦੇ ਵਿਚਪੰਜਾਬ ਦਾ ਜੀਵਨ ਬਦਲ ਦਿਤਾ ਅਤੇ ਸਾਰੇ ਮੁਲਕ ਦੇ ਵਿਚ ਪਰਿਵਰਤਨ ਓਹਨਾ ਦੇ ਦੁਆਰਾ ਖੇਡੀ ਗਈ ਏਹੋ ਜਹੀ ਅਜਿਹਾ ਰੂਪ ਦਸਦੀ ਹੈ ਜਿਸਦੇ ਵਿਚ ਪੰਜਾਬ ਦੇ ਹੋਰ ਵੀ ਵੱਖ ਵੱਖ ਤਰਹ ਦੇ ਲੋਕ ਰੂਪ ਪੈਦਾ ਹੋਏ ਜਿਸਦੇ ਵਿਚੱ ਗੁਰੂ ਨਾਨਕ ਦੇਵ ਜੀ ਦੇਸ਼ ਦੇ ਕੋਨੇ ਕੋਨੇ ਦੇ ਵਿਚ ਘੁੰਮੇ ਪਰ ਓਹਨਾ ਨੇ ਮੰਦਿਰ ਅਤੇ ਧਰਮਸ਼ਾਲਾ ਸਤਿਥ ਹੋਰ ਪੈਦਾ ਨਹੀਂ ਕੀਤੇ ਤਾ ਕਿ ਓਹਨਾ ਦਾ ਦੇਸ਼ ਫ਼ਕੀਰ ਰੂਪ ਦਾ ਤਾਰਨਾ ਲਵੇ ਅਤੇ ਓਹਨਾ ਦੇ ਵਿਚ ਮੰਦਿਰਾਂ, ਮਸਜਿਦ ਤੇ ਤਰਖਾਣਾ ਦਾ ਰੂਪ ਨਾ ਲਿਆ ਜਾਵੇ ਓਹਨਾ ਨੇ ਹਾਲੀ ਨੂੰ ਕਿਹਾ ਸੀ ਕਿ ਓਹਨਾ ਦੇ ਵਾਂਗ ਹੋਰ ਵੀ ਸਾਸਤ੍ਰ ਲਿਖ ਰਹੇ ਹਨ ਜਾਨੇਯੂ ਸਮਾਜ ਰੋਜ ਤੇ ਵਿਕਾਲੀ ਹੋਰ ਵੀ ਪੇਸ਼ ਵਿਸ਼ਨੂੰ ਪਿੰਡ ਕਰਿਆ ਅਤੇ ਦੇਵੀ ਹੋਰ ਵੀ ਦੇਵੀ ਦੇਵਤਾ ਦੇ ਰੂਪ ਸਰੂਪ ਪੈਦਾ ਹੋਏ

ਓਹਨਾ ਬੁੱਤ ਪੂਜਾ ਨੇ ਦੇ ਵਿਸ਼ਵਾਸ ਰੱਖਦੇ ਹੋਏ ਰਾਜਿਆਂ ਨੂੰ ਰਬ ਦੇ ਵਾਂਗ ਮੰਨਦੇ ਮੁਲਾਕਾਤ ਦੇ ਵਿਚ ਪ੍ਰਸੰਗਿਤ ਰੂਪ ਦੇ ਵਿਚ ਆਗਿਆ ਦਿਤੀ ਕੀ ਗੁਰੂ ਜੀ ਨੇ ਦੇਸ਼ ਦੇ ਵਿਤ ਕੋਨੇ ਕੋਨੇ ਦੇ ਵਿਚ ਘੁੰਮੇ ਪਰ ਉਨ੍ਹਾਂ ਨੇ ਮੰਦਿਰ ਅਤੇ ਧਰਮਸ਼ਾਲਾ ਦੇ ਸਥਿਤ ਨਹੀ ਕੀਤਾ ਤਾਂ ਕਿ ਉਨ੍ਹਾਂ ਦੇ ਵਿਚ ਦੇਸ਼ ਫਕੀਰ ਰੂਪ ਦਾ ਨਾ ਆ ਜਾਵੇ ਆਪਣੀ ਬੋਲੀ ਦੇ ਵਿਚ ਇਕ ਅਕਾਲ ਪੁਰਖ ਨੇ ਅੱਗੇ ਪਰਖਣ ਦਾ ਰਿਵਾਜ ਚਲਿਆ ਜੋ ਕਿ ਮਾਲਕ ਭੋਗਿਆ ਨੇ ਮੁਕਾਬਲੇ ਭਾਈ ਲਾਲੋਆਂ ਦੇ ਪਹਿਲ ਦੇ ਵਿਚ ਜ਼ਿੰਦਗੀ ਦਾ ਸਰਤਾਜ ਦਸਿਆ ਜੋ ਕਿ ਹੁਣ ਰੂਪ ਦੇ ਵਿਚ ਅਜਿਹੇ ਹੁੰਦੇ ਹੈ ਜਿਵੇ ਕਿ ਹੋਰ ਵੀ ਰੂਪਾ ਦੇ ਵਿਚ ਕਰ ਦਿਤੀ ਜਾਵੇ ਜਿਵੇ ਜਿਵੇ ਲੋਕ ਆ ਰਹੇ ਸਨ ਓਵੇ ਓਵੇ ਉਸਦੀ ਤਬਦੀਲੀ ਵੱਧ ਰਹੀ ਸੀ l ਇਸ ਦਾ ਰੂਪ ਹੋਰ ਕਿਵੇਂ ਕੀਤਾ ਜਾਵੇ l ਹੈਲੋ।

ਹੋਰ ਭੈਣਜੀ ਕੀ ਹਾਲ ਆ? ਠੀਕ ਠਾਕ। ਤੁਸੀ ਸੁਣਾਓ?

ਤੁਸੀ ਸੁਣਾਓ ਆਪਣੀ?

ਹੋਰ ਦੀਦੀ ਰਾਵੀਜਾ ਤੂੰ ਦੱਸ ਆਪਣਾ? ਹਾਂ ਵੀ ਠੀਕ ਆ ਭੈਣਾਂ ਥੱਕ ਗਈ ਅੱਜ ਬਹੁਤ ਝੋਨਾ ਲਾ ਕੇ ਆਈ ਆ। ਠੀਕ ਆ ਲੱਗਣ ਦਿਆ ਝੋਨਾ ਜ਼ੋਰੋ ਜ਼ੋਰ ਆਹੋ ਪਨੀਰੀ ਪੁੱਟ ਕੇ ਆਏ ਅੱਜ ਤੇ ਕਿਤੇ ਪਨੀਰੀ ਬਹੁਤੀ ਸੋਹਣੀ ਹੀ।

ਆਹੋ ਬੜਾ ਮਜ਼ਾ ਆਇਆ ਪੁੱਟਣ ਦਾ ਤੇ ਸੁੱਕੇ ਥਾਂ ਝੱਟ ਈ ਪੁੱਟੀ ਗਈ ਕਿਲ੍ਹੇ ਦੀ ਠੀਕ ਆ ਇਕ ਕਿਲਾ ਓਹਨਾ ਦਾ

ਚਲ ਵਧੀਆ ਚਲ ਲਾ ਲੋ ਕੇ ਚਾਰ ਦਿਨ ਫਿਰ ਕੀ ਆ। ਆਹੋ ਅੜੀਏ ਲਾਉਣਾ ਈ ਪੈਣਾ। ਹੋਰ ਦੀਦੀ ਜਿੰਦੀ ਤੂੰ ਸੁਣਾ ਆਪਣੀ? ਮੇਰਾ ਤੇ ਕੰਮ ਅੜੀਏ ਲੰਮਾ ਈ ਪੈਂਦਾ ਜਾਂਦਾ।

ਡਾਕਟਰ ਨੇ ਐਵੇ ਈ ਖਜਲ ਖਰਾਬ ਕਰਕੇ ਪੈਸਾ ਟੇਲਾ ਲਵਾ ਲੈ ਤੇ ਹੁਣ ਜਵਾਬ ਦੇਤਾ ਕਹਿੰਦਾ ਅੰਬਰਸਰ ਚਲਜੋ। ਅੱਛਾ ਆਂਦੇ ਅੰਬਰਸਰ ਚਲਜੋ?

ਉਹਨਾਂ ਤੱਕ ਨਹੀਂ ਹੋਣੀ ਗੱਲ ਹੇਨਾ ਆਹੋ ਤੇ ਅੰਬਰਸਰ ਰਾਵੀ ਨਹੀਂ ਮੰਨੀ ਹੁਣ।

ਨਾ ਬਬੀ ਕੋ ਕਰਾਉਣਾ ਓਦੇ ਕੋ ਕੱਲ ਦੇ ਟੈਸਟ ਕਰਾ ਕੇ ਆਈ ਆ

ਉਹ ਕਰਵਾਲਾ ਐਵੇ ਕੀ ਆ ਇਹਨਾਂ ਨੇ ਤਾ ਹੀਂਗ ਜੀ ਪਾ ਛੱਡੀ ਹੇਨਾ। ਹੋਰ ਪੈਸੇ ਤੇ ਹੁਣ ਲੱਗਨੇ ਫਿਰ ਪੈਸੇ ਵੱਲ ਥੋੜ੍ਹਾ ਵੇਖਣਾ ਨਹੀਂ ਓਦਾਂ ਵੀ ਤੂੰ ਪ੍ਰਾਈਵੇਟ ਆ ਸਰਕਾਰੀ ਵੀ ਕਰਵਾਉਂਦੀ ਤਾ ਓਵੀ ਲਗਣੇ ਲੱਗਣੇ ਹੀ ਪਰ ਤੈਨੂੰ ਖਰਚਾ ਚਾਹੀਦੇ ਨਹੀਂ ਹੀ ਖਾਨ ਪੀਣ ਲਈ ਵੀ ਤੇ ਓਦਾਂ ਵੀ ਦਵਾਈ ਦਾਰੂ ਲਈ। ਜਿਨ੍ਹੇ ਕਾ ਮੈ ਪ੍ਰਾਈਵੇਟ ਤੇ ਲਾਉਣੇ ਆ ਉਹਨੇ ਕ ਸਰਕਾਰੀ ਚ ਉਜਾਰਤੇ ਆ। ਆਹੋ ਤੇ ਕੋਈ ਗੱਲ ਨਹੀਂ ਤੂੰ ਇੱਥੋਂ ਕਰਵਾਲਾ। ਆਹੋ ਹੁਣ ਇੱਥੇ ਵੀ ਵੇਖੋ ਮੰਗਲਵਾਰ ਹੋ ਜਾਂਦਾ ਕੇ ਨਹੀਂ। ਆਹੋ ਇਹ ਤਾ ਗੱਲ ਹੈ। ਓਦਾਂ ਹੈ ਨਾਲੇ ਇਹ ਲਾਗੇ ਆ ਤੇ ਨਾਲੇ ਇਹ ਕੀ ਚਲ ਸੁਖ ਹੋਜੇਗਾ ਹੇਨਾ ਜਿਹੜੇ ਮਗਰ ਵੀ ਜਾਣਗੇ ਉਹਨਾਂ ਨੂੰ ਵੀ ਹੋਰ ਨਾਲੇ ਫਿਰ ਨਿਆਣੇ ਨਿੱਕੇ ਨਿੱਕੇ ਆ ਉਹ ਵਿਚਾਰੇ ਨੂੰ ਬੜੀ ਦਿੱਕਤ ਆਉਂਦੀ।

ਹਾਂ ਠੀਕ ਆ ਜੋਤੀ ਵਿਚਾਰੀ

ਸ਼ੈਰੀ ਠੀਕ ਆ ਦਈ ਫੋਨ ਕਰਨ ਆਹੋ ਅੜੀਏ ਏਦਾਂ ਈ ਟਾਇਮਪਾਸ ਕਰੀਦਾ ਕੀ ਕਰਨਾ ਹੁਣ ਤੈਨੂੰ ਪਤਾ ਹੇਨਾ ਭਾਜੀ ਤੇਰਾ ਤੇਰਾ ਬਿਮਾਰ ਆ।

ਆਹੋ ਠੀਕ ਤਾ ਹੈ ਹੁਣ ਫਿਰ ਨਹੀਂ ਭੁੱਖ ਲਗਦੀ ਤੇ ਹੁਣ ਰੋਟੀ ਨਹੀਂ ਅੜੀਏ ਓਹੋ ਜਿਹੀ ਖਾਂਦਾ ਜਿਨ੍ਹਾਂ ਚਿਰ ਦਵਾਈ ਖਾਂਦਾ ਰਹੀਆਂ ਓਹਨਾ ਚਿਰ ਭੁੱਖ ਲਗਦੀ ਰਹੀ ਹੁਣ ਦਵਾਈ ਮੁੱਕ ਗਈ। ਹੁਣ ਭੁੱਖ ਈ ਨਹੀਂ ਲਗਦੀ। ਆਹੋ ਤੇ ਦਵਾਈ ਲਿਆ ਦੇਣੀ ਹੀ ਨਾ ਫਿਰ ਉਹ ਹੁਣ ਦਵਾਈ ਵੀ ਆਂ ਆਂਦੇ ਜਿਆਦੀ ਨਹੀਂ ਚੰਗੀ ਤਿੰਨ ਮਹੀਨੇ ਤਾ ਹੋ ਗਏ ਦਵਾਈ ਖਾਂਦੇ ਨੂੰ।

ਆਹੋ ਦਵਾਈ ਜਿਆਦਾ ਵੀ ਨਹੀਂ ਨਾ ਚੰਗੀ ਦਵਾਈਆਂ ਖਾ ਖਾ ਕੇ ਤੇ ਭੈਣਾਂ ਬੋਰ ਹੋ ਗਏ ਆ।

ਹੁਣ ਉਹਨਾਂ ਨੇ ਪਤਾ ਕੀ ਕਹਿਆ ਮੈ ਕਹਿਆ ਦਵਾਈਆਂ ਛੱਡ ਤੇ ਤੂੰ ਜੂਸ ਪੀ ਕੇ ਆਇਆ ਕਰ ਤੇ ਫਰੂਟ ਫਰਾਟ ਖਾਲਿਆ, ਰੋ ਪੀ ਆਇਆ ਹੇਨਾ ਤੇ ਏਦਾਂ ਮੈ ਕਿਹਾ ਓਦਾਂ ਈ ਖਾ ਪੀ ਲਿਆ ਕਰ ਤੇ ਤੂੰ ਦਵਾਈ ਦਾ ਛੱਡ ਦੇ ਖਹਿਰਾ ਚਲ ਆਪੇ ਹੋਜੂ ਸਹੀ। ਹਾਂ ਦਵਾਈਆਂ ਨਾ ਵੀ ਭੈਣਜੀ ਮੰਨ ਅੱਕ ਜਾਂਦਾ ਖਾ ਖਾ ਕੇ ਹੋਰ ਵਰਲੂ ਚੜਿਆ ਦਵਾਈ ਨਾ। ਹਮ ਹੋਰ ਹੋਰ ਸੁਣਾਓ? ਵਧੀਆ ਜਿਹੜੀ ਘੜੀ ਲੰਗਜੇ ਮੈ ਤੇ ਆਪ ਭੈਣਾਂ ਦਵਾਈਆਂ ਨੇ ਤਾ ਕਿਤੇ ਔਂਤਰੀ ਜੇ ਤੇ ਰਾਹ ਫੜ ਲੈਂਦੀਆਂ ਨਾ ਛੱਡ ਦੀਆ ਨਹੀਂ ਖਹਿਰਾ।

ਆਹੋ ਮੈ ਵੀ ਝੋਨਾ ਲਾਉਣ ਦੀ ਹਾ ਫੱਸੀ ਨੂੰ ਹੁਣ ਕੇ ਓਵੀ ਔਂਤਰਾ ਦਵਾਈ ਖਾ ਖਾ ਕੇ ਅੱਗੇ ਮੈ ਟੀਕੇ ਇਕ ਦਿਨ ਦੋ ਲਵਾ ਕੇ ਆਈ ਤੇ ਹੁਣ ਵੀ ਦਵਾਈ ਖਾ ਕੇ ਸਵੇਰੇ ਲੱਕ ਇਹਨਾਂ ਭੀੜ ਕਰੇ ਓਧਰੋ ਸਕੂਟਰੀ ਬਣਨੇ ਦੇ ਆਇਆ। ਤੇ ਮੈ ਆਣ ਕੇ ਖ਼ੀਜ਼ੀ ਖਪੀ ਓ ਪੀ ਈ ਕਿਸਤ ਤਾਰਨੀ ਕੇ ਸਕੂਟਰੀ ਦੇ ਪੈਸੇ

ਆਹੋ ਓਧਰੋ ਅੜੀਏ ਕਿਸਤ ਤਾ ਬੜਾ ਫਿਕਰ ਹੁੰਦਾ ਪਹਿਲੀ ਨੂੰ ਕਿਸਟ ਆ। ਆਹੋ ਇਹ ਵੀ ਤਾ ਹੈ ਮੈ ਆਪ ਭੈਣਾਂ ਅੱਗੇ ਝੋਨਾ ਲਾਉਣ ਲੱਗੀ ਹਾਂ ਪੀ ਚਲ ਓਹਨਾ ਦੇ ਪੈਸੇ ਕਰਕੇ ਤੇ ਦਵਾਂਗੀ ਨੌਸ਼ਹਿਰੇ ਵਾਲਿਆ ਦੇ।

ਤੇ ਉਹ ਮੇਰਾ ਵਿਚੇ ਭੈਣਾਂ ਮੇਰਾ ਮੁੰਡਾ ਬਿਮਾਰ ਹੋਗਿਆ ਤੇ ਫਿਰ ਮੈਨੂੰ ਹਟਣਾ ਪਿਆ।

ਸਚਿਨ ਨਹੀਂ ਸੀ ਠੀਕ ਸਚਿਨ ਦੇ ਤਾ ਲੱਕ ਚ ਭੀੜ ਹੁੰਦੀ ਓਵੀ ਵਿਚਾਰ ਅੱਜ ਲਿਆਇਆ ਉਹ ਦੀ ਦੋ ਸੌ ਦੀ ਉਹ ਦੀ ਆਈ ਓ ਦਵਾਈ ਤੇ ਆ ਦੋ ਹਜ਼ਾਰ ਰੁਪਈਆ ਇਹ ਨੇ ਚਾਂਦੀ ਨੇ ਲਵਾਤਾ ਮੇਰਾ ਇਕ ਮਿੰਟਾ ਚੋ ਦੀ ਵਿੱਚੋ ਦੀ ਤੇ ਕੀ ਦਸਿਆ ਉਹ ਨੂੰ ਓਹੀ ਛਾਤੀ ਭੀੜ ਈ। ਉਹ ਦੀ ਅੜੀਏ ecg ਕਰਵਾਈ ਓ ਮੈ ਗੁਰਦਸਪੁਰ ਗਈ ਹਾਂ ਚੇਤਨ ਨੰਦ ਕੋ।

ਉਹ ਆਂਦੇ ਹੀ ਉਹ ਬੱਚਿਆਂ ਵਾਲਾ ਵਾ ਤੇ ਉਹ ਦੇ ਕੋ ਖੜ ਇਹਨੂੰ।

ਉਹ ਫਿਰ ਕਿਦਾ ਨਾ ਲੈਂਦੇ ਈਓ ਇਹਦੇ ਇਨਫੈਕਸ਼ਨ ਆਈ ਓ ਛਾਤੀ ਚ ਤੇ ਨਾਲੇ ਉਹ ਗੈਸ ਆਈ ਆ ਛਾਤੀ ਚ ਫੈਸ਼ਨਾ ਤਾ ਬੜਾ ਭੈਣਾਂ ਰਿਵਾਜ਼ ਈ ਆਹੋ ਤੇ ਇਕ ਉਹ ਆਂਦੇ ਖੂਨ ਬੜਾ ਘੱਟ ਵਾ ਇਹ ਦੇ ਵਿਚ

ਖੂਨ ਘੱਟ ਤੇ ਹੁਣ ਉਹਨੂੰ ਡਾਕਟਰ ਕਹਿੰਦੇ ਹੀ ਕੇ ਦਾਖ਼ਲ ਕਰਵਾਲੋ ਤੇ ਮੈ ਕਿਹਾ ਦਾਖ਼ਲ ਨਹੀਂ ਮੈ ਕਰਵਾਉਣਾ ਮੈ ਕਿਹਾ ਮੇਰੇ ਕੋ ਇਹ ਨੇ ਪੈਸੇ ਹੈ ਨਹੀਂ ਆ। ਉਹ ਦਾ ਫਰੂਟ ਫਰਾਟ ਲਿਆਂਦੀ। ਤੇ ਫਿਰ ਮੈਨੂੰ ਉਹਨਾਂ ਨੇ ਲਾਗੇ ਇਕ ਨਰਸ ਹੀ ਤੇ ਉਹ ਮੈਨੂੰ ਆਂਦੀ ਪੀ ਤੂੰ ਇਹਦਾ ਕਰ ਦਾਖ਼ਲ ਇਹਨੇ ਇਹਨਾ ਵੀ ਆਂਦੀ ਓਵੀ ਗਲੂਕੋਸ ਤੇ ਟੀਕੇ ਲਾਉਣੇ ਆ ਓਹਨਾ ਨੇ ਹੇਨਾ।

ਤੇ ਤੂੰ ਉੱਥੇ ਕਾਰਟ ਲੈ ਜਾ ਨਾ ਉੱਥੇ ਕਾਰਟ ਚਲਦਾ ਵਾ

ਬਨਾਵਾ ਕੀ ਫਿਰ ਮੈ ਵੀ ਗਾੜੀ ਉੱਥੇ ਰਿਕਾਰਡ ਨਹੀਂ ਚੜਿਆ ਓਸੇ ਵੇਲੇ ਮਿਲ ਗਿਆ ਹੀ। ਆਹਾ ਨਹੀਂ ਬਣਾਵਾਂਗੀ ਅੜੀਏ ਫਿਰ ਮੈ ਵੀ

ਚੇਤਕ ਨੰਦਨ ਦੇ ਵੀ ਚਲਦਾ ਕਿਉਂ ਉੱਥੇ ਮੈਨੂੰ ਤਦ ਪਤਾ ਹਾਡੀ ਰਾਵੀ ਦਾ ਮੁੰਡਾ ਦਾਖ਼ਲ ਹੋਇਆ ਹੀ ਤੇ ਉਹ ਦਾ ਚਲ ਗਿਆ ਹੀ ਉੱਥੇ

ਨਾ ਮੈਨੂੰ ਫਿਰ ਉਹ ਨਰਸ ਆਂਦੀ ਪੀ ਤੂੰ ਏਦਾਂ ਕਰ ਘਰ ਇਹ ਨੂੰ ਨਾਰੀਅਲ ਪਾਣੀ ਪਿਆਲਿਆਂ ਕਰ।

ਦੁੱਧ ਪਿਆਲੀ ਤੇ ਆਂਦੀ ਇਹਨੂੰ ਦਵਾਈ ਲਗਾਤਾਰ ਖਵਾਲ ਤਿੰਨ ਟਾਇਮ ਤੇ ਆਂਦੀ ਇਹਨੂੰ ਘਰੇ ਈ ਇਹਦਾ ਟ੍ਰੀਟਮੈਂਟ ਕਰਲਾ ਇਹਨੇ ਹਸਪਤਾਲਾਂ ਚ ਵੀ ਤੇ ਪੈਸੇ ਲਾਉਣੇ ਈ ਆ। ਮੇਰੀ ਗੱਲ ਸੁਣ ਜਿਹੜਾ ਨਾਰੀਅਲ ਦਏ ਗੀ ਨਾ ਓਹਨੂੰ ਸਵੇਰੇ ਨਿਰਣੇ ਪੇਟ ਈ ਦਿਆ ਕਰੀ ਗਿਲਾਸੀ ਓਸੇ ਵੇਲੇ ਕਡ ਕੇ। ਨਹੀਂ ਨਿਰਣੇ ਪੇਟ ਈ ਦਿਆ ਕਿਹਾ ਉਹ ਨੇ ਆਂਦੀ ਨਿਰਣੇ ਪੇਟ ਪਹਿਲਾਂ ਨਾਰੀਅਲ ਦਇਆ ਕਰੀ ਦੁੱਧ ਦੀ ਗਿਲਾਸੀ ਜਾ ਠੰਡੇ ਦੀ ਤੇ ਜਾ ਨਾਰੀਅਲ ਦੀ। ਨਾਰੀਅਲ ਦਿਆ ਕਰੀ ਮੈ ਵੀ ਤੇਰੇ ਭਾਜੀ ਨੂੰ ਦਿੰਦੀ ਹੁੰਦੀ ਹਾਂ ਸਵੇਰੇ ਸਵੇਰੇ ਤੇ ਸ਼ਾਮਾਂ ਨੂੰ ਨਹੀਂ ਦੇਣ ਦਾ ਫਾਇਦਾ ਕੋਈ ਵੀ ਸਵੇਰ ਨੂੰ ਡੈਲੀ ਨਿਰਣੇ ਪੇਟ ਹੀ ਦੇਤਾ।

ਹੋਰ ਭੈਣਜੀ ਕੀ ਹਾਲ ਆ? ਹਾਂ ਠੀਕ ਆ। ਤੂੰ ਸੁਣਾ ਘਰੇ ਬਣਗਿਆ ਇੰਤਜ਼ਾਮ

ਮੇਰਾ ਤੇ ਲਮ ਲੰਮਾ ਈ ਕੰਮ ਪੈਂਦਾ ਜਾਂਦਾ ਹਜੇ। ਕੀ ਕਹਿੰਦੇ ਹੀ? ਟੀਕੇ ਦਿਆ ਲਾਉਣ ਟੀਕਾ ਅੱਜ ਦਾ ਹੇਗਾ ਸਵੇਰੇ ਫਿਰ ਜਾਣਾ ਵੇਖੋ ਕੀ ਦਸਦਾ ਹੁਣ।

ਸੋਮਵਾਰ ਤੋਂ ਉਹ ਦਸੁਗਾ ਪੀ ਸੋਮਵਾਰ ਅਪਰੇਸ਼ਨ ਹੋਣਾ ਜਾ ਮੰਗਲਵਾਰ ਮੰਗਲਵਾਰ ਤੇ ਪੱਕਾ ਨਾ ਆਹੋ ਮੰਗਲਵਾਰ ਤੇ ਫਿਰ ਪੱਕਾ ਈਆ।

ਚਲ ਬਾਅਦ ਚ ਕਰਦੀ। ਤੀਆ ਦੇ ਦਿਨ ਤੀ ਤੇ ਲਕਸ਼ਮਣ ਨੂੰ ਖੇਤ ਕੰਮ ਕਰਦੇ ਇਹ ਫ਼ਿਕਰ ਰਹਿੰਦੀ ਕੀ ਕਿਤੇ ਜੋ ਤਿੰਨ ਕੋਠੇ ਚੋਣਗੇ ਆ ਕੇ ਰੁੱਤਾਂ ਨਾ ਕਰ ਦੇਣ

ਹਜੇ ਪਿਛਲੇ ਸਾਲ ਹੀਂ ਮਿੱਟੀ ਫੇਰੀ ਸੀ ਤੇ ਤੀਜਾ ਜਿਸ ਵਿੱਚ ਆਪ ਮੰਜੀ ਡਾਹ ਬੈਠ ਜਾਂਦਾ, ਮੈਂ ਕੋਲੋਂ ਲੰਘ ਰਿਹਾ ਸੀ ਅਤੇ ਪਿੱਛੋਂ ਆਵਾਜ਼ ਆਈ, ਇੱਥੇ ਆ ਹੁਣੀ ਕਾਕਾ, ਮੈਂ ਪਿੱਛੇ ਦੇਖਿਆ ਤੇ ਕਿਹਾ ਹਾਂ ਬਾਬਾ ਹੁਕਮ, ਲਖਸਮਨ ਨੇ ਕਿਹਾ, ਹੁਕਮ ਕਰਦਾ ਪੁੱਤਰਾਂ ਇਹਨਾਂ ਚੋਂ ਮੁੜਕੇ ਦਾ ਨਾਲੇ ਭਿਜੇ ਹੋਏ ਗਿਣੇ ਸੋ ਤੋਂ ਹਜ਼ਾਰਾਂ ਦੇ ਨੋਟ ਤੇ ਕਿਹਾ, ਮੈਂਨੂੰ ਕੇਵਲਾ ਜਾਂਦਾ ਜਾਂਦਾ ਪੰਜਾਹ ਦੀ ਖੰਡ ਤੇ ਦਸਾਂ ਦੀਆ ਲੈਚੀਆ, ਤੇਲ ਤੇ ਥਾਲੀਆ ਕੁੱਜੇ ਲਿਆਂਦੇ ਕਿਓਕਿ ਕੱਲ੍ ਕੰਮੀ ਨੂ ਦੇਖਣ ਆਲਿਆ ਨੇ ਆਉਣ ਤਾ ਸੀ ਦਿਨ ਆ ਪਰ ਪਰਚੂਣਿਆ ਲਈ ਕਰਨਾ ਪੈਂਦਾ ਲਕਸ਼ਮਣ ਦੇ ਚੇਹਰੇ ਦੀ ਖੁਸ਼ੀ ਦੇਖਣ ਆਲੀਸੀ ਜਿਵੇ ਇਹ ਉਮੀਦ ਕੀ ਮੈਂ ਸਭਦਾ ਦੇਖੇ ਗ਼ਰ ਗਿਆ ਲਕਸ਼ਮਣ ਦੇ ਗ਼ਰ ਪੁਰਾਣੇ ਸੂਟ ਤੇ ਲਾ ਰਹੀ ਸੀ ਮੈਂ ਪੁੱਛਿਆ ਬੇਬੇ ਨਵਾਂ ਬੰਨਾ ਕਹਿੰਦੀ ਕੋਈ ਨਾਲ਼ ਹੀਂ ਬੋਲਿਆ ਵੇ ਕੋਣ ਪੁੱਤਰ ਚਾਰ ਗੋੜਿਆ ਲੈਣਾ ਇਹ ਉਹਨਾਂ ਨੇ ਤਾਂ ਫਿਰ ਚਲੇ ਜਾਣਾ ਓਹਨਾਂ ਨੂ ਲਕਸ਼ਮਣ ਵੀ ਆ ਗਿਆ ਤੇ ਮੈਂਨੂੰ ਕੰਮ ਕਰਦੇ ਨੂ ਦੇਖ ਕਹਿੰਦਾ ਬੇਟਾ ਤੂ ਹਜੇ ਇੱਥੇ ਹੀਂ ਆ, ਮੈਂ ਕਿਹਾ ਬਸ ਅਵਦੀ ਹੀਂ ਬੈਣ ਦਾ ਗ਼ਰ ਜਾ ਗੁਰੂ ਨਾਲ਼ ਪਿਆਰ ਗੁਰੂ ਨਾਲ਼ ਪਿਆਰ ਲਕਸ਼ਮਣ ਨੇ ਕਿਹਾ ਗੁਰੂ ਨਾਲ਼ ਪਿਆਰ, ਕੁਸ਼ ਲਕਸ਼ਮਣ ਨੇ ਕਹਾ ਇੱਕ ਵਾਰ ਗੁਰੂ ਅਰਜੁਨ ਦੇਵ ਜੀ ਅਰਜੁਨ ਦੇਵ ਜੀ ਇੱਕ ਪਿੰਡ ਵੱਲੋਂ

ਮਹਾ ਰਾਤ ਕ੍ਰਿਸ਼ਨ ਕਾਚਰੂ ਨੇ ਇੱਕ ਸੁਪਨਾ ਵੇਖਿਆ ਉਂਜ ਤਾਂ ਸਾਰੇ ਲੋਕ ਸੁਪਨਾ ਵੇਖਦੇ ਹਨ ਪਰ ਕਾਚਰੂ ਦਾ ਸੁਪਨਾ ਕੁਛ ਨਵਕਲਾ ਤੇ ਵਿਚਰਤ ਜਿਹਾ ਸਿੱਧ ਹੋਇਆ

ਵਾਂਗ ਪਹਿਲੀ ਕਿਸ਼ਤ ਵਿਚ ਉਹ ਕੀ ਦੇਖਦਾ, ਕੀ ਉਹ ਇੱਕ ਹਨੇਰੀ ਗਲੀ ਵਿੱਚੋਂ ਲੰਘ ਰਿਹਾ ਹੈ, ਗਲੀ ਹੈ ਕਿ ਮੁੱਕਣ ਵਿੱਚ ਹੀਂ ਨਹੀਂ ਆਉਂਦੀ

ਦਿਨੇ ਉਹ ਗਲੀ ਬਾਰੇ ਸੋਚਦਾ ਅਤੇ ਸੁਪਨੇ ਦੀ ਤਾਰ ਸਮਜਣ ਦੀ ਕੋਸ਼ਿਸ਼ ਕਰਦਾ ਪਰ ਉਸਦੇ ਪੱਲੇ ਕੁਜ ਨਾ ਪੈਂਦਾ, ਫਿਰ ਉਹ ਸੁਪਨੇ ਨੂ ਕੇਵਲ ਇੱਕ ਸੁਪਨਾ ਸਮਜ ਕੇ ਬੂਲ ਜਾਣਦਾ ਯਤਨ ਕਰਦਾ ਪਰ ਰਾਤੀ ਮੁੜ ਓਹੀ ਸੁਪਨਾ, ਸੁਪਨੇ ਵਿੱਚ ਡਰਿਆ ਸਹਿਮੀਆ ਕਾਚਰੂ ਜਾ ਓਹੀ ਹਨੇਰੀ ਗਲੀ, ਕੁਛ ਦਿਨਾ ਮਗਰੋਂ ਉਸ ਵੇਖਿਆ ਕੀ ਸੁਪਨੇ ਵਿੱਚ ਕੁਛ ਵਾਦਾ ਗਿਆ ਹੋਇਆ ਸੀ ਉਹ ਬੈਬੀਤ ਹੂਆ ਹਨੇਰੀ ਗਲੀ ਚੋਂ ਲੰਘਦਾ ਹੈ, ਗਲੀ ਬਹੁਤ ਹੈ ਕੀ ਉਸਦਾ ਦੂਜਾ ਸਿਰਾ ਹੀਂ ਨਹੀਂ ਦਿਸਦਾ ਫਿਰ ਅਚਾਨਕ ਗਲੀ ਮੁੱਕ ਜਾਂਦੀ ਅਤੇ ਗਲੀ ਦੇ ਅਖੀਰ ਤੇ ਇੱਕ ਬਹੁਤ ਵੱਡਾ ਗੇਟ ਦਿਸਦਾ ਹੈ ਗੇਟ ਦੇ ਪਿੱਛੇ ਕੀ ਹੈ ਉਸਨੂ ਹਨੇਰੇ ਵਿੱਚ ਕੁਸ਼ ਨਹੀਂ ਦਿਸਦਾ